ਬਸ ਵਧੀਆ ਤੁਸੀਂ ਦੱਸੋ ਮੈਂ ਵਧੀਆ ਘਰ ਸਭ ਠੀਕ ਮੰਮੀ ਪਾਪਾ ਦਾਦੀ

ਜੀ ਸਾਰੇ ਹਾਂਜੀ ਤੁਸੀਂ ਦੱਸੋ ਮੈਂ ਵਧੀਆ ਸਭ ਵਧੀਆ ਤੇਰੇ ਭੇਣ ਭਰਾ ਵੀ ਵਧੀਆ ਮਸਤੀਆਂ ਕਰਦੇ ਪਏ ਨੇ ਅੱਜਕਲ ਛੁੱਟੀਆਂ ਹੈਗੀਆਂ ਨੇ ਸੋਚ ਰਹੀ ਹਾਂ ਇਹਨਾ ਨੂੰ ਕਿਤੇ ਪਾ ਦੇਵਾਂ ਕੀ ਕੁਛ ਕਰ ਲੈਣ ਪਾ ਦੋ ਬਥੇਰੇ course ਚੱਲਦੇ ਪਏ ਬੱਚਿਆਂ ਨੇ ਅੱਜਕਲ

ਛੋਟੇ ਛੋਟੇ ਬੱਚੇ ਅਮ institute ਵਿੱਚ ਵੀ ਕਰਦੇ ਪਏ ਨੇ computer ਦਾ English speaking ਕਰਦੇ ਨੇ ਉਹ ਸਾਡੇ ਸ਼ਹਿਰ ਵਿੱਚ ਤਾਂ english speaking ਦੀ problem ਨਹੀਂ ਹੈ ਸਾਡੇ ਇੱਥੇ ਤਾਂ ਜੰਮਦਾ ਬੱਚਾ english ਬੋਲਦਾ ਹਾਂ ਤੇ problem

ਹਾਂਜੀ ਫ਼ੇਰ ਇਹ computer ਦੇ related ਕਰ ਦੋ ਕੋਈ computer ਦੇ ਬਥੇਰੇ courses ਚੱਲਦੇ ਪਏ ਨੇ online search ਕਰੋਗੇ ਤਾਂ ਇੱਕ ਤੋਂ ਇੱਕ courses ਨੇ coding ਦਾ ਹੋਗਿਆ ਜਿਵੇਂ byjus ਵਗੇਰਾ ਤੇ coding ਵਗੇਰਾ ਤੇ apps ਹੁੰਦੇ ਨੇ ਉਹ ਸਿੱਖ ਲੈਂਦਾ ਬੱਚਾ ਉਹ ਬੱਚੇ ਹੈ ਵੀ ਤਾਂ ਬਹੁਤ ਛੋਟੇ ਨੇ ਨਾ

ਉਹ ਇਹ ਚੀਜ਼ਾਂ ਵੱਲ ਕਿੱਥੇ ਜਾਣਗੇ ਤੇਰੇ ਸਾਹਮਣੇ ਹੀ ਹੈ ਚਾਰ ਸਾਲ ਦਾ ਬੱਚਾ ਕੀ coding ਕਰੇਗਾ ਦੱਸ ਤੂੰ ਜਾਂ ਤੇ ਕੁਛ ਹੋਰ ਫ਼ੇਰ

ਉਹਨਾ ਦੂਜੀਆਂ ਅਕ੍ਤੀਵਿਟੀਆਂ ਵਿੱਚ ਹੀ ਪਾਉਣਾ ਪੈਣਾ ਕਿਸੀ ਐਸੀ ਵਿੱਚ ਜਿਹਦੇ ਚ ਉਹ ਉਛਲ ਕੁਦ ਕਰ ਕੇ ਥੱਕ ਹਾਰ ਕੇ ਆਰਾਮ

ਸਾਰਾ ਦਿਨ ਦੀ ਇਹਨਾ ਦੀ energy ਹੀ ਨਹੀਂ ਖਤਮ ਹੁੰਦੀ

ਮੈਂ ਤੇ ਮਾਸੀ ਮੇਰਾ diploma ਚੱਲ ਰਿਹਾ ਅਮ computer ਵਿੱਚ ਹਾਂਜੀ ਕਿਸ ਚੀਜ਼ ਮਤਲਬ ਤੂੰ

ਅਹ picture ਉਹ ਖਦੀ picture art ਕਿਹ ਰਹੀ ਹਾਂ ਮੈਂ adjustment ਦੀ entry ਵਗੇਰਾ ਕੋਉਂਟਿੰਗ ਹੋਗੀ ਨਾ

ਅੱਛਾ ਮੈਨੂੰ ਇਹ ਦੱਸ ਤੂੰ ਕੀਤਾ ਕੀ ਹੋਇਆ qualification ਤੇਰੀ ਕੀਹਦੇ ਵਿੱਚ ਹੈਗੀ ਮੈਂ ਤੇ basically ਵੇਸੇ ਤੇ arts ਹੀ ਕੀਤੀ ਸੀ ਨਾ twelfth ਤੋਂ ਤੇ BA

ਨਹੀਂ ਨਹੀਂ ਉਹਦੇ ਚ ਕੀ ਚੱਕਰ ਹੈ computer basics ਤਾਂ ਮੈਨੂੰ ਆਉਂਦਾ ਹੀ ਸੀ basic ਮੈਂ computer ਵੇਸੇ ਵੀ ਤੇ ਉਹਦੇ ਲਈ basic ਤਾਂ ਪਹਿਲੇ three ਮੋੰਥ੍ਸ ਦਾ course ਹੁੰਦਾ ਨਾ ਫਿਰ ਸਾਡੇ ਕੋਲ choices ਹੁੰਦੀਆਂ ਤੁਸੀਂ six month ਦਾ ਕਰਲੋ ਜਾਂ ਸਾਲ ਦਾ ਕਰਲੋ ਮੈਂ ਸਾਲ ਵਾਲਾ ਕੀਤਾ ਸੀ ਕਈ ਬੱਚਿਆਂ ਨੇ six month ਦਾ ਕੀਤਾ course

ਉਹਦੇ ਚ ਖਾਲੀ basic ਤੇ HTML ਤੇ tele ਹੁੰਦੀ ਹੈ ਜਿਹੜਾ ਸਾਲ ਵਾਲਾ ਆਉਂਦਾ Photoshop ਵਗੇਰਾ ਵੀ ਹੋਗੇ ਉਹ ਵੀ ਹੋ ਜਾਂਦੇ ਸਾਰੇ ਅੱਛਾ ਇਹ ਕਿੱਥੇ ਕੰਮ ਆਉਣਗੀਆਂ ਚੀਜ਼ਾਂ ਮਤਲਬ tally ਤਾਂ ਮੰਨ ਲਿਆ tally ਤਾਂ ਮੰਨ ਦੇ ਹਾਂ ਕਿਉਂਕਿ

ਉਹ ਕਿਸੀ ਵੀ ਤੁਸੀਂ ਚਲ੍ਜੋ bank ਚ ਚਲ੍ਜੋ ਅਗਰ ਤੁਹਾਨੂੰ typing ਆਉਂਦੀ ਹੈ typing ਦੇ ਵਿੱਚ ਮਿਲ ਸਕਦੀ ਹੈ ਕਹਿੰਦੀ ਅਗਰ ਰੀਤੀ ਦੇ ਬੱਚੇ ਨੇ tally ਦੇ basis ਤੇ ਵੀ ਮਿਲ ਜਾਂਦੀ ਹੈ ਨਹੀਂ ਮੈਂ ਮੰਨਦੀ ਹਾਂ tally ਦੀ ਤੇ ਲੋੜ ਪੈਂਦੀ ਜਿਵੇਂ restaurant ਹੋਣ ਉਹਨਾ ਦੇ ਜਿਹੜੇ bill ਵਗੇਰਾ ਨੇ ਨਾ ਬਿਲਾਂ ਦੀ ਜਿਹੜੀ detail ਜਾਂ ਕਿਸੇ ਦੀ ਉਹ ਉਹ ਸਭ tally ਦੇ through ਹੀ ਹੁੰਦੀਆਂ

photoshop ਵਗੇਰਾ ਅਗਰ ਤੁਸੀਂ ਕਰਦੇ ਹੋ ਤੇ ਉਹ ਅਮ ਤੁਹਾਨੂੰ photoshopਤੇ ਹੈ ਨਾ logo ਕਿਸੀ ਵੀ app ਦਾ ਬਣਾਉਣ ਲਈ ਕਿਸੀ ਵੀ company ਚ ਮਿਲ ਸਕਦੀ ਹੈ ਫ਼ੇਰ ਤੇ

typing ਅਮ bank ਵਿੱਚ ਮਿਲ ਸਕਦੀ ਹੈ typing ਹੋ ਤੇ computer ਕਹਿੰਦੇ ਅੱਜਕਲ ਤੇ ਬੜਾ ਹਰ ਜਗ੍ਹਾ ਮੰਗ ਹੈਗੀ ਹੈ computer ਦੀ ਤੇ ਉਹ ਤਾਂ ਹੈਗੀ ਹੈ ਨਾ ਤੇ ਇੱਕ ਹੁੰਦਾ ਨਾ ਅਸੀਂ particular ਇੱਕ ਚੀਜ਼ ਤੇ ਕਰਕੇ focus ਹੈ ਸਾਡਾ ਅਸੀਂ ਇੱਥੇ ਇਹ ਇੱਥੇ ਜਾਣਾ ਤੇ ਅਸੀਂ ਉਸੀ ਚੀਜ਼ ਨਾਲ focus ਕਰਨਾ ਮੈਂ MCA ਕੀਤੀ ਹੋਈ ਹੈ

ਮੈਂ ਇੱਕ ਕਿਉਂਕਿ ਮੇਰੀ MCA ਚ completely ਪੂਰਾ software ਤਾਂ ਨੀ ਸੀ ਸਿਰਫ ਇੱਕ ਦੋ language ਸੀ ਉਹ ਵੀ basic ਸੀ ਅਗਰ ਤੁਸੀਂ ਕਿਸੀ ਚੀਜ਼ ਵਿੱਚ ਨਿਕਲਣਾ ਤਾਂ ਤੁਹਾਨੂੰ ਉਸ ਇੱਕ particular language ਨੂੰ strong ਕਰਨਾ ਪੈਂਦਾ

ਫ਼ੇਰ ਉਹਦੇ ਬਾਅਦ ਮੈਂ ਥੋੜਾ hardware ਦਾ course ਕੀਤਾ ਥੋੜੀ ਬਹੁਤ knowledge ਸੀ practical ਕ੍ਨੋਏਲੇਦ੍ਗੇ ਲੈਣ ਵਾਸਤੇ ਮੈਂ ਬਾਹਰੋਂ course ਕੀਤਾ ਤੇ ਉਹਦੇ ਬਾਅਦ ਮੈਂ ਇੱਕ job ਲੱਗੀ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਅਮ

ਇਹ ਚੀਜ਼ਾਂ ਦੇ regarding ਨਹੀਂ ਸੀ totally different ਜਗ੍ਹਾ ਤੇ ਲੱਗੀ system

ਉਹ ਚੀਜ਼ ਨੂੰ ਸਾਰਾ handle ਕੀਤਾ ਹੁਣ ਏਪੀ ਹੁਣ ਇੱਥੇ ਆ ਕੇ ਜਿਦਾਂ ਮੈਂ field ਚ ਨਿਕਲਣ ਲੱਗੀ ਜਾਂ ਤੇ ਉਹਨਾ ਨੇ ਕਿਹਾ technical course ਵਿੱਚ ਤੁਹਾਨੂੰ ਅੱਜਕਲ ਦੇ ਹਿਸਾਬ ਨਾਲ ਥੋੜੀ ਜੀ ਗੋ through ਕਰੋ ਤੇ ਉਹਦੇ touch ਵਿੱਚ ਆਓ ਦੁਬਾਰਾ ਫ਼ੇਰ ਮੈਂ ਤਕਰੀਬਨ ਤਿੰਨ ਮਹੀਨੇ ਦਾ course ਕੀਤਾ technical ਦਾ

ਜਦੋਂ ਮੇਰੀ job ਲੱਗੀ ਤੇ ਮੇਰੀ technical ਏ regarding ਲੱਗੀ ਨੀ ਮੇਰੀ qualification ਜੋ ਸੀ ਤੇ ਜੋ ਮੈਂ subject ਪੜ੍ਹੇ ਹੋਏ ਸੀ ਤੇ

chemistry ਤੇ ਉਸਦੇ base ਤੇ ਮੈਨੂੰ ਦੂਸਰੀ job ਮਿਲ ਗਈ ਉਹਨਾ ਨੇ technical ਵਿੱਚ ਨਹੀਂ ਉਹਨਾ ਦੇ academic department ਵਿੱਚ job ਮਿਲ ਗਈ ਮੈਨੂੰ ਤੇ ਉਹਦੇ ਨਾਲ ਜੇ ਮੇਰਾ tech technical ਦਾ course ਜਿਹੜਾ ਮੈਂ ਕੀਤਾ ਹੋਇਆ ਸੀ ਉਹ ਵਿੱਚ ਵਿੱਚ ਕੰਮ ਆ ਜਾਂਦਾ ਹੁਣ ਮੈਂ ਉਸਤੋਂ regarding ਕੰਮ ਫੜ ਦੀ ਹਾਂ ਕੰਮ ਕਰਦੀ ਹਾਂ ਤੇ ਮੈਂ technically ਸਿਖੀਆਂ ਹੋਈਆਂ ਸੀ ਜੋ ਕਿਤੇ ਕੁਛ ਸੀ ਉਹ ਮੈਂ ਹੁਣ ਬੱਚਿਆਂ ਨੂੰ ਪੜ੍ਹਾਉਣ ਵਿੱਚ use ਕਰਦੀ ਹਾਂ ਅਤੇ ਕੋਈ ਕੰਮ ਵਿੱਚ ਅੜ ਜਾਂਦਾ ਮੇਰੇ ਨਾਲ ਵਾਲਾ

sort ਕਰਨ ਵਾਸਤੇ use ਕਰਦੀ ਹਾਂ ਤੇ ਮੇਰਾ ਇਹੀ ਕਹਿਣ ਦਾ ਮਤਲਬ ਸੀ ਕੀ ਤੁਸੀਂ ਇਹ ਜੋ ਕਰ ਰਹੇ ਹੋ ਤੁਸੀਂ ਕੀ future ਵਿੱਚ ਕੀ ਸੋਚਿਆ ਕੀ ਕਰਨਾ ਫਿਲਹਾਲ ਤੇ ਇਹੀ ਸੋਚਿਆ ਵੀ ਕਿਸੇ ਵਧੀਆ company ਜਾਂ ਕਿਸੇ ਵਧੀਆ bank ਚ ਉਹ job ਲੱਗ ਜੇ ਤੇ salary ਬਸ ਹੋਰ ਕੋਈ ਇਸ ਚ ਇੰਨੀ ਮਿਹਨਤ ਨਹੀਂ ਹੈ ਕੋਈ ਕੇ ਚੰਗੀ post ਲੱਗ ਜਾਵੇ ਜੇ ਅੱਜਕਲ ਵੇਸੇ education ਵਿੱਚ ਕੇ ਤੁਹਾਡੀ

ਨਹੀਂ ਨਹੀਂ ਹਾਂਜੀ ਉਹ ਤੇ skills ਜਿਆਦਾ ਦੇਖਦੇ ਨੇ ਅੱਜਕਲ

ਕੀ ਪਹਲੇ ਪੁੱਛਣ ਗੇ ਸਾਨੂੰ ਪਹਿਲਾਂ ਕੇ ਤੁਸੀਂ ਪਹਿਲੇ ਕੀ ਕੀਤਾ ਸਾਰਾ ਕੁਛ ਨਾ ਪਹਿਲੇ interview ਹੋਏਗੀ ਤਾਹੀ ਦੇਣਗੇ ਏਵੇਂ ਥੋੜੀ ਨਹੀਂ ਨਹੀਂ ਮੈਂ ਉਸ ਗੱਲ ਨੂੰ ਸਮਝ ਰਹੀ ਹਾਂ ਅੱਜਕਲ ਤੇ ਪਹਿਲੇ study ਮਤਲਬ graduation ਜਿਹੜੀ ਹੈ ਇੱਕ ਜੇਸੇ ਇੱਕ base ਹੋਗਿਆ ਕੀ ਹਾਂ graduation ਬਾਕੀ ਅੱਜਕਲ ਲੋਕ extra skills ਉਹੀ ਬਾਹਰੋਂ ਹੀ ਲਿੱਟੇ ਜਾਂਦੇ ਨੇ

ਨਹੀਂ ਨਹੀਂ ਉਹ ਤੇ ਕਰਾਂਗੇ ਫ਼ੇਰ experience ਨਾਲ ਨਾਲ ਉੱਥੀ ਏਪੀ ਆ ਜੇਗਾ ਇਹ ਮੈਂ ਮੰਨਦੀ ਹਾਂ ਇਸਦਾ ਮਤਲਬ ਤੂੰ private bank ਚ ਜਾਣਾ ਦੇਖਣੀ ਆ ਹਜੇ ਤਾਂ ਜਿੱਧਰ ਮਿਲੇਗੀ ਉੱਧਰ ਹੀ ਜਾਵਾਂਗੇ ਹੁਣ ਯਾ ਤਾਂ bank ਵਿੱਚ ਹੋਵੇ ਜਾਂ ਕਿਸੀ company ਚ ਮੈਂ ਮੰਨ ਰਹੀ ਹਾਂ ਅਮ bank ਵਿੱਚ company ਚ ਜੋ ਵੀ

ਹੀ ਉਹ ਦੇਖਿਆ ਜਾਂਦਾ entry ਤੇ

ਹਾਂਜੀ private ਵਿੱਚ ਹੀ ਹਮ ਸਰਕਾਰੀ ਬੈੰਕਾਂ ਦੇ ਤਾਂ paper ਹੁੰਦੇ ਨੇ ਸਰਕਾਰੀ ਬੈੰਕਾਂ ਚ ਉੱਥੇ ਏਵੇਂ

ਕੀ ਕੀਤਾ ਇਹਨੇ ਕੀ ਕੀਤਾ qualification ਕੱਢ ਦਿੰਦੇ ਨੇ ਇਸ qualification ਇਹ post ਵਾਸਤੇ ਇਹ post ਵਾਸਤੇ ਮਤਲਬ ਤੁਸੀਂ

ਦੂਜਾ ਅੱਛਾ ਲੱਗ ਰਿਹਾ ਹਾਂਜੀ ਤੁਸੀਂ bank ਦਾ ਹੀ ਸੋਚਿਆ ਹੋਇਆ ਇਹਦਾ ਮਤਲਬ ਹਮ ਹਮ okay ਕੋਈ particular bank ਕੋਈ ਜਿਹਦੇ ਵਿੱਚ ਜਾਣਾ ਹੈ ਮੈਂ ਉਹ ਹਲੇ ਤੇ ਨੀ

ਅੱਗੇ future ਵਿੱਚ ਅਜੇ ਬਸ ਇਹ ਪਹਿਲਾਂ ਮੈਂ ਦੀ entry ਚਲਦੀ ਪਈ ਨੇ ਦੋ ਚਾਰ apps ਮਤਲਬ ਕੀ ਚੀਜ਼ਾਂ ਹੋਰ ਨੇ ਉਹ ਸਿਖ ਕੇ ਮਤਲਬ ਤੁਸੀਂ ਲਗਾਲੋ ਤੁਸੀਂ ਜੂਨ ਵਿੱਚ

ਜੁਲਾਈ ਤੱਕ ਹੋਜੇਗਾ six months ਦਾ ਹੋਗਿਆ ਤਿੰਨ ਮਹੀਨੇ ਦਾ three months ਦਾ ਹੋਰ ਹੋਗਿਆ ਮਾਰਚ ਨੂੰ ਮਿਲਾ ਕੇ three months ਦਾ ਹੋਗਿਆ ਤਿੰਨ ਮਹੀਨੇ ਹੋਰ ਰਹਿ ਗਏ ਨੇ ਬਸ ਤਿੰਨ ਮਹੀਨੇ ਬਾਅਦ ਫ਼ੇਰ complete ਹੋਜੇਗਾ ਸਾਲ ਦਾ ਹੀ ਸੀ ਨਾ six months ਦਾ ਹੋਇਆ ਨਾ six months ਦਾ ਹੋਰ ਹੋਏਗਾ ਫ਼ੇਰ complete ਹ੍ਜੇਗਾ course ਹੈ ਉਹ ਹਾਂਜੀ ਮਤਲਬ ਮਹੀਨੇ ਰਹੀ ਗੇ ਨੇ course ਨੂੰ ਖਤਮ ਹੋਣ ਵਾਸਤੇ ਛੇ ਮਹੀਨੇ ਨਹੀਂ ਹੈ ਤਿੰਨ ਮਹੀਨੇ ਤਾਂ ਲੰਘ ਗਏ initialJANinitial initialFEBinitial march ਤਿੰਨ ਮਹੀਨੇ ਗਏ ਤਿੰਨ ਮਹੀਨੇ ਰਹਿ ਗਏ

ਅੱਛਾ ਤਿੰਨ ਮਹੀਨੇ ਦੇ ਬਾਅਦ ਤੁਹਾਨੂੰ certificate ਮਿਲ੍ਜੇਗਾ ਤੁਸੀਂ ਮਤਲਬ ਇਹ course ਵਿੱਚ ਤੁਹਾਨੂੰ ਇਹ ਸਭ ਕੁਛ ਇਹਦੇ ਵਿੱਚ mention ਕਰਨ ਲਈ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ ਨਹੀਂ ਉਹ ਬਸ diploma ਲਿਖਿਆ ਹੋਏਗਾ ਨਾ certificate ਤੇ diploma ਕੀਤਾ computer technology ਚ

ਹਮ ਉਹ detail ਦੇ ਵਿੱਚ ਦਿੱਤੀ ਹੋਇਗੀ ਪੂਰੀ detail ਲਿਖੀ ਹੋਇਗੀ ਉਹਨਾ ਨੇ ਏਵੇਂ ਥੋੜੀ certificate ਦਿੰਦੇ ਵੀ ਨੀ ਇਹ ਇਹੀ ਤੇ diploma ਹੋਗੀਆ ਜੀ ਠੀਕ ਹੈ ਹਾਂ ਦਿਆਂਗੇ ਦਿਆਂਗੇ

ਇਹਨਾ ਦਾ ਹਿਸਾਬ ਨੀ ਹੈ ਦੇਂਦੇ ਨੇ ਬੱਚਿਆਂ ਨੂੰ certificate ਆ ਜਾਂਦਾ month ਅੰਦਰ ਆਇਗਾ ਪਰ ਉਹ ਮੈਂ ਹੁਣ ਦਿੱਤਾ ਸੀ ਮੈਂ ਮੈਂ ਕਿਹਾ ਚਲੋ ਹੁਣ ਹੋਗਿਆ ਹਾਂ ਤੁਮਕੋ certificate ਦੇਣਗੇ ਦੇਣਗੇ ਦੇਣਗੇ ਪੈ ਪੈ ਕੇ ਫ਼ਰ ਮੇਰੀ job ਵੀ ਲੱਗ ਗਈ

certificate ਦੇਂਗੇ ਹਾਂ ਹਾਂ ਦੇਂਗੇ certificate ਦਿੱਤਾ ਹੀ ਨੀ

ਡੇੜ ਸਾਲ ਹੋਗਿਆ ਮੈਨੂੰ course ਕਿਤੇ ਨੂੰ ਏਵੇਂ ਚ ਵੀ ਕੁਛ ਹੁੰਦੇ ਹੋਣੇ institute ਜਿਹੜੇ ਨਹੀਂ ਦਿੰਦੇ certificate ਨਹੀਂ ਸਾਰਿਆਂ ਨੂੰ ਦਿੰਦੇ ਨੇ ਉਹ ਕਹਿੰਦੇ ਸਾਡੇ ਕੋਲ ਛੇ ਮਹਿੰਦੇ ਦਾ ਸਾਲ ਦਾ course ਕਰੋ

certificate ਦਿਆਂਗੇ ਜਦੋਂ ਕਰਨ ਵੇਲੇ ਮੈਂ ਗੱਲ ਕਰਕੇ ਕੇ ਮੈਨੂੰ ਸਾਲ ਛੇ ਮਹੀਨੇ ਦਾ ਨਹੀਂ ਚਾਹੀਦਾ ਮੈਂ already ਨੇ already ਪੜ੍ਹੀ ਆਈ ਹਾਂ but ਮੈਨੂੰ go through ਮਤਲਬ ਕੀ ਮੈਨੂੰ ਤੁਹਾਡਾ

ਮੈਂ ਡੇੜ ਮਹੀਨੇ ਚ ਹੀ ਖਤਮ ਕਰਤਾ ਫ਼ੇਰ ਵੀ ਉਹਨਾ ਨੇ ਖਿੱਚ ਖਿਚਾ ਕੇ ਤਿੰਨ ਮਹੀਨੇ ਤੱਕ ਲੈਗੇ ਫ਼ੇਰ

ਕਹਿਣ ਲੱਗੇ ਕੀ ਛੇ ਮਹੀਨੇ ਕਾ course ਹੋਤਾ to ਤੁਮਹੇ ਤੁਮਹੇ ਤੋ ਏਕ ਮਹੀਨੇ ਕਾ course ਲਿਆ ਹੈ ਏ ਹੈ ਵੋ ਹੈ

ਚਲੋ ਮੈਂ ਫ਼ੇਰ ਦੇਖਦੀ ਹਾਂ ਫ਼ੇਰ ਹੁਣ ਇੱਕ ਵਾਰੀ ਜਾ ਕੇ ਦੇਖਦੀ ਹਾਂ certificate ਦਿੰਦੇ ਨੇ ਨਹੀਂ ਦਿੰਦੇ

job ਤੇ ਚੱਲ ਹੀ ਰਹੀ ਹੈ ਨਾ

job ਤੇ ਮੇਰੀ ਚਲ ਹੀ ਰਹੀ ਹੈ ਕੱਲ ਨੂੰ ਕੋਈ ਅਗਰ ਮੰਗ ਲਵੇ ਕੇ ਹਾਂ ਜੀ certificate ਦਿਓ ਹਾਂ certificate ਮੰਗ ਵੀ ਲੈਂਦੇ ਨੇ ਨਾ

ਇਸ ਲਈ ਕੁਛ ਪਤਾ ਨੀ ਹੁੰਦਾ ਨਾ ਕੇ ਵਕਤ ਕਿਸ ਤਰ੍ਹਾਂ ਦਾ ਹੋਵੇ

ਬਸ ਇਸੀ ਲਈ certificate ਦੀ ਲੋੜ ਹੈਗੀ ਹੈ or ਮੈਂ ਕਈ ਤੇ ਚੀਜ਼ਾਂ ਨਹੀਂ ਵੀ ਕੀਤੀਆਂ ਹੋਈਆਂ ਤਾਂ ਵੀ ਕਿਹ ਕੇ ਵੱਡੀਆਂ ਵੱਡੀਆਂ ਥਾਵਾਂ ਤੇ ਬੈਠੇ ਹੋਏ ਨੇ ਹਮ ਹਮ ਉਹੀ ਆ ਨਾ skills ਸਾਡੀ ਸਭ ਤੋਂ main ਅੱਜ ਕਲ ਦੇ ਜਮਾਨੇ ਚ skills ਹੈਗਿਆਂ ਜਾਂ ਨਹੀਂ skills ਹੋਣਗੀਆਂ

ਡਿਗਰੀ ਡਿਗਰੀ ਤੇ ਕੁਛ ਨੀ ਇੰਨਾ ਜਿਆਦਾ ਨਹੀਂ ਹੈ ਪਰ skills ਜਿਆਦਾ ਦੇਖਦੇ ਨੇ skills ਕਿਹੜੀ ਬੱਚੇ ਚ ਕੀ talent ਹੈ talent ਸਭ ਤੋਂ ਜਿਆਦਾ skills ਤੇ talent ਦੇਖਦੇ ਨੇ ਵੀ ਕੀ skills ਨੇ ਬੱਚੇ ਅੰਦਰ ਕੀ ਕਰ ਸਕਦਾ ਹੈ ਉਹੀ ਬਸ ਜਾ ਤਾਂ ਤੁਹਾਡੇ graduate ਹੈ ਬਸ ਇਹੀ ਦੇਖਦੇ ਨੇ graduate ਤੇ ਸਿਰਫ ਪਹਿਲੇ ਦੇਖਦੇ ਹੁੰਦੇ ਸੀ ਪਹਿਲੇ ਤੇ ਦਸਵੀਂ ਪਾਸ ਵੀ ਸਾਰੇ ਲੱਗੇ ਹੋਏ ਨੇ

MBA ਕਰਕੇ ਵੀ ਸਾਰੇ ਨੋਕਰੀਆਂ ਵਾਸਤੇ ਭੱਜਦੇ ਪਏ ਨੇ ਉਸ ਚ ਕਿਹ ਦਿੰਦੇ ਫ਼ੇਰ ਕਰਨਾ ਹੀ ਪੈਣਾ ਇਹਦਾ ਵੀ ਉਹ ਵੀ ਪਤਾ ਨੀ ਮਸਾਂ ਜਾ ਕੇ ਕਿੰਨੇ ਬੱਚੇ ਦਿੰਦੇ ਨੇ paper ਪਰ ਥੋੜੇ ਜੇ ਲੱਗਦੀ ਹੈ job

ਹਮ ਜਿਵੇਂ ਹਜ਼ਾਰਾਂ ਦੀ ਗਿਣਤੀ ਵਿੱਚ

ਹਾਂਜੀ government ਦੇਖਲੋ government ਕਿੰਨੇ ਬੱਚੇ paper ਦਿੰਦੇ ਨੇ government ਵਿੱਚ ਵੀ ਮਸਾਂ ਹੀ ਜਾ ਕੇ ਲੱਗਦੀ ਹੈ job ਕਈ ਉਹਦੀ

ਅੱਜ ਕਲ government job ਵੀ private job ਵਰਗੀ ਹੋਗੀ ਹੈ ਨਾ

government job ਵਿੱਚ ਹੁੰਦਾ ਸੀ ਕੇ time ਸਿਰ ਜਾਣਾ ਤੇ time sir ਆ ਜਾਣਾ

government job ਵਿੱਚ ਵੀ private ਵਰਗੇ ਜਾਂਦੇ ਨੇ ਜਾਣਾ ਇਸ time ਤੇ ਆਉਣ ਦਾ time ਹੀ ਨਹੀਂ

ਸਰਕਾਰੀ ਬੈੰਕਾਂ ਚ government ਬੈੰਕਾਂ ਵਾਲਾ ਹਿਸਾਬ ਹੋਗਿਆ ਸੇਲਰੀਆਂ ਵੀ private ਬੈੰਕਾਂ ਵਰਗਾ ਦੇਣ ਲੱਗੇ ਨੇ ਸਾਰੇ ਹਿਸਾਬ ਕਿਤਾਬ ਵੀ private ਬੈੰਕਾਂ ਵਾਲੇ ਕਰਤੇ ਨੇ ਪੇਨਸ਼੍ਨਾ ਬੰਦ ਕਰਤੀਆਂ ਨੇ

ਅੱਛਾ ਮਤਲਬ ਹੁਣ ਤੂੰ ਤਿਆਰੀ ਕਰ ਰਹੀਂ ਹੈ computer ਦੀ or ਤੇਰਾ basically main motive ਹੈਗਾ ਕੇ ਤੂੰ bank ਚ ਕੰਮ ਕਰਨਾ

known ਚ ਵੀ ਹੇਗੀਆਂ ਨੇ ਜਿਹੜੇ ਉਹ ਜਿਵੇਂ ਬੱਚੇ ਹੁੰਦੇ ਮਤਲਬ ਕੀ ਚਾਹੀਦੇ ਨੇ ਬੰਦੇ ਅਗਰ ਉਹਨਾ ਨੂੰ tally ਅਗਰ ਕੀਤੀ ਹੈ ਕਿਸੀ ਨੇ ਤੇ okay okay okay institute ਦੇ ਅੰਦਰ ਉਹਤੋਂ ਬਾਅਦ institute ਦੇ ਅੰਦਰ teacher ਜਿਹੜੇ ਲੱਗੇ ਰਹਿੰਦੇ ਨੇ main ਜਿਹੜੇ ਹੈਗੇ ਨੇ ਉਹੀ ਦੱਸ ਦੇਣਗੇ ਕੋਈ ਉਹਨਾ ਕੋਲ ਅੰਦਰ ਹੈ ਬੱਚੇ

admission ਚ ਉਹ ਉਹਨਾ ਦਾ ਉਹ ਵੀ ਹੈ ਨਾ IELTS ਵਗੇਰਾ ਕਰ ਕੇ ਬਾਹਰ ਨੂੰ ਭੇਜ ਰਹੇ ਨੇ study visa ਤੇ

okay ਇਹਦਾ ਮਤਲਬ ਹਾ ਕੀ ਉਹ ਤੁਹਾਡੀ job ਦੀ surety ਵੀ ਦਿੰਦੇ ਨੇ

ਜਾਂ phone number ਵਗੇਰਾ ਦੱਸ ਦਿੰਦੇ ਉਹੀ ਬਸ ਦਰਅਸਲ phone number ਤੇ ਉਹਨਾ ਕੋਲ ਹੁੰਦਾ ਹੀ ਹੈ ਹੈਗਾ ਹੀੰ ਹੈ

ਤੇ ਸਾਡੇ ਕੋਲ ਵੀ ਉਹਨਾ ਬਾਰੇ ਤੇ ਉਹ phone number ਤੇ ਹੋਇਗਾ ਹੀ ਜਦ ਕੋਈ ਆਈ ਤੇ ਉਹ phone ਕਰਕੇ ਦੱਸਦੇ ਹਾਂ ਉਹ ਤੇ ਹੈਗਾ ਹੀ ਹੈ ਜਿੱਥੇ ਮੈਂ ਲੱਗੀ ਸੀ ਉੱਥੇ ਮਤਲਬ job ਚ ਜਿਵੇਂ ਇੱਕ ਅਮ ਇੱਕ collage ਵਿੱਚ ਨੀ ਆਉਂਦੇ job interviews ਵਾਸਤੇ